ਉਪਰ ਬਹੁਤ ਸਾਰੇ ਕੰਬਲ ਦਿਖਾਈ ਦੇ ਰਹੇ ਨੇ ਜੋ ਲਾਲ ਪੀਲੇ ਵਾਈਟ ਹਰੇ ਅਤੇ ਕੋਈ ਹੋਰ ਰੰਗਾਂ ਦੇ ਨੇ। ਇਹਨਾਂ ਦੇ ਅਲੱਗ ਅਲੱਗ ਫੁੱਲ ਆ ਤੇ ਅਲੱਗ ਅਲੱਗ ਡਜੈ --

ਉੱਚੀ ਨੀਵੀ ਜਗਾ ਪਹਾੜਾਂ ਦੀ ਦਿਖਾਈ ਦੇ ਰਹੀ ਏ ਪੱਥਰ ਨਹੀਂ ਇੱਟਾਂ ਦੀ ਕੰਧ--

ਜੋਗਾ ਕਰਦੇ ਹੋਏ ਕੁਝ ਔਰਤਾਂ ਤੇ ਲੜਕੀਆਂ ਦਿਖਾਈ ਦੇ ਰਹੀਆਂ ਨੇ।

ਤੇ ਵੱਡੇ ਅਤੇ ਛੋਟੇ ਪੱਥਰਾਂ ਦੇ ਟੁਕੜੇ ਕੁਝ ਝਾੜੀਆਂ ਦਰਖਤ ਅਤੇ ਹੋਰ ਜੰਗਲੀ ਬੂਟੀ ਨਜ਼ਰ ਆ--

ਇਹ ਫੋਟੋ ਵਿੱਚ ਇੱਕ ਸਪੈਸ਼ਲਿਸਟ ਹੋਸਪੀਟਲ ਦਿਖਾਈ ਦੇ ਰਿਹਾ ਹੈ।

ਜੋ ਕਿ ਵਾਈਟ ਅਤੇ ਗਰੇ ਰੰਗ ਦੀ ਹੈ ਪ੍ਰੈਕਟਿਸ ਦੀ ਪੱਟੀ ਹੈ।

ਅਤੇ ਸਾਹਮਣੇ ਟਾਇਰਾਂ ਦਾ ਬੈਨਰ ਲੱਗਿਆ ਉਪਰ ਪੱਖਾ ਵਾਈਟ ਰੰਗ ਦੀ ਛੱਤ ਅਤੇ ਥੱਲੇ ਤੇ--

ਰੋਡ ਡਿਵਾਈਡਰ ਕੁਝ ਲੋਗ ਵਾਈਟ ਅਤੇ ਲਾਲ ਰੰਗ ਦੀਆਂ ਹਾਈਡਰਾ ਮਸ਼ੀਨਾ--

ਬੈਕ ਸਾਈਡ ਤੇ ਕੁਝ ਦਰਖਤ ਅਤੇ ਪਹਾੜ ਅਤੇ ਬੱਦਲ ਨਜ਼ਰ ਆ--

ਇਸ ਫ਼ੋਟੋ ਵਿੱਚ ਇੱਕ ਸਰਦਾਰ ਵਿਅਕਤੀ--

ਇੱਸ ਫ਼ੋਟੋ ਵਿੱਚ ਏਂਟਰਲੋਕ ਟਾਈਲ --

ਬਾਈਕ ਟਰੈਕਟਰ ਅਤੇ ਪੈਟਰੋਲ ਪੰਪ ਦਾ ਆਫਿਸ ਕੱਚ ਦੀ ਬੂਹੇ ਬਾਰੀਆਂ ਪਰਦੇ ਉੱਪਰ ਇਸ ਦੇ ਡਿਸ਼ --